ਹਮ ਲੈਟਾਂ ਲੁਟਾ ਲੱਗੀਆ ਨਾ ਰਾਤ ਤੇ

ਬਸ ਪਾਣੀ ਦਾ ਪਾਣੀ ਦਾ ਪ੍ਰਬੰਦ ਕਰ ਲੈਣਾ ਵਾਂ ਪੱਕਾ ਈ ਓਥੇ ਤੇ ਮਸੀ ਬੋਰ ਹੀਂ ਕਰਾਦੋ ਆਹੋ ਕਰਦੇ ਆ ਹਿਸਾਬ ਕਿਤਾਬ ਲਾਉਣ ਡਏ ਆ ਮਸੀ ਬੋਰ ਹੀਂ ਕਰਾ ਦੇਣਾ ਏਹਨਾ ਨੇ ਨਾਲੇ ਨਲਕਾ ਲਵਾ ਦੇਣਾ ਇੱਕ ਸੇਡ ਤੇ ਜਹੇ ਵੀ ਪਾਣੀ ਜੇ ਬਈ ਬੱਤੀ ਹੋਜੇ ਤੇ ਨਲਕਾ ਚੱਲਦਾ ਰਹਿੰਦਾ

ਇੱਥੇ ਤਾਰਾ ਨੀ ਨਾ ਪਹੁਜ ਦੀਆ connection ਹੈਨੀ ਓਥੇ ਕੋਈ ਦੂਰੋਂ ਬੜੀ ਆ

ਮੰਡੀ ਦੀਆ ਤਾਰਾ ਵੀ ਨੀ ਆਉਂਦਿਆ ਉੱਤੋਂ ਸੀ

ਇਸ ਕਰਕੇ ਨਾ ਪੰਗਾ ਵਾਂ

ਹਮ ਹੋਰ ਸੁਣਾ ਤੂੰ ਬੱਤੀ ਬੁਤੀ ਕਿੱਦਾਂ ਤੁਹਾਡੇ ਬੱਤੀ ਬੁਤੀ ਆਉਂਦੀ ਇੱਥੇ ਆਉਂਦੀ ਰਹਿੰਦੀ ਐ ਕਦੇ ਯਰ ਬੰਦ ਹੋ ਜਾਂਦੀ ਐ sali ਅਹ ਠੀਕ ਆ ਸਾਡੇ ਵੀ ਬੱਤੀ ਦਾ ਕੱਟ ਜਿਹਾ ਲੱਗ ਜਾਂਦਾ ਵਾ

ਜੇ ਕਿਤੇ ਚਲਦੀ ਆ ਤੇ ਬੰਦ ਕਰ ਦਿੰਦੇ ਆ ਡਰਦੇ ਆ ਨਾ ਵੀ ਕਿਤੇ ਕਰੰਟ ਅੱਗ ਨਾ ਲੱਗਜੇ ਕਣਕਾਂ ਨੂੰ

ਹਾਂ ਇਸ ਕਰਕੇ, ਹੋਰ

ਵਧੀਆ ਵਧੀਆ ਠੀਕ ਆ ਤੂੰ ਸੁਣਾ ਕੋਈ ਗੱਲ ਬਾਤ ਕੀ ਕਿਹਾ

ਆਹੋ ਗੋਲੂ ਹੁਣੀ ਵੀ ਆ ਗਏ ਆ ਵੇਹਲੇ ਬੈਠੇ ਸੀ ਘੁਮਣ ਫਿਰਨ ਚੱਲੇ ਈ ਆ ਘੜੀ

ਹਾਂ ਹੁਣ ਘੁਮ ਕੇ ਆਉਣਾ ਵਾਂ ਮੈਂ ਤਦ ਮੈਂ ਇੱਥੇ ਬੈਠ ਗਿਆ ਘੜੀ ਤੇਰਾ phone ਆ ਗਿਆ ਸੀ

ਆਹੋ ਮੈਂ ਕਿਹਾਂ ਚੱਲ ਠੀਕ ਆ ਕਰਦਾ ਗੱਲ ਤੇਰੇ ਨਾਲ਼, ਹੋਰ ਸੁਣਾ ਬਸ ਵਧੀਆ ਤੂੰ ਸੁਣਾ

ਸਕੂਲ ਤੇ ਜਾਇਦਾ ਵਾਂ ਸਕਹੂਲੇ ਜਾਣ ਡਏ ਆ ਆਪਾਂ

ਚੱਲ ਠੀਕ ਐ ਮੈਂਨੂੰ ਮਾੜਾ ਜਿਹਾ ਕੰਮ ਈ, ਮੈਂ ਉਹਦੇ ਨਾਲ਼ ਪਾਣੀ ਨੂੰ ਡਾਉਨਾਂ ਕਿ ਅੱਛਾ ਚੱਲ ਠੀਕ ਆ ਉਹਦੇ ਵਿੱਚ ਨਾ mostly previous question ਹੋਣਗੇ ਕਿਦੇ, ਆਹ police ਵਾਲਿਆਂ ਦੇ। ਚਾਹੇ ਉਹ national police ਹੋਜੇ, ਚਾਹੇ ਮਤਲਬ central level ਦੀ police ਦਾ paper ਹੋਜੇ। ਚਾਹੇ ਆਹ ਮਤਲਬ state level ਦੀ police ਦਾ paper ਹੋਜੇ। ਠੀਕ ਹੈ। so that ਸਾਨੂੰ ਪਤਾ ਲੱਗਦਾ ਜਾਏ ਕਿ actually ਵਿੱਚ police ਦੇ paper ਦਾ level ਕੀ ਹੁੰਦਾ ਏ ਹਨਾ। ਉਸ according ਆਪਾ ਤਿਆਰੀ ਕਰਾਂਗੇ। so ਇਹਦਾ answer ਕੀ ਹੈ ਵੀ principle ਆਏਗਾ ਇੱਥੇ not principal ਚਲੋ ਹਾਂਜੀ antonym ਦੱਸੋ ਵੀ intentional intentional ਦਾ antonyms ਦੱਸੋ। or ਵੈਸੇ ਆਹ ਹੈ ਕੀ ਸਾਡਾ previous year question ਹੈ। intentional ਆਹ ਕੀ ਹੈ। previous year question ਹੈ। center level ਦੇ police ਦਾ paper ਹੈ ਵੀ ਹਾਂਜੀ। intentional ਕੀ ਆਏਗਾ designed voluntary calculated ਜਾਂ accidental ਹਾਂਜੀ ਇਹਦਾ antonyms ਦੱਸਣਾ ਹੈ। intentional ਕੀ ਹੁੰਦਾ ਹੈ, ਕੋਈ ਤੁਸੀਂ ਜਾਣ ਬੁਝ ਕੇ ਕੋਈ ਕੰਮ ਕੀਤਾ ਹੈ, ਹਨਾ ਸੋਚ ਸਮਝ ਕੇ ਕੀਤਾ ਹੈ। ਜਾਣ ਬੁਚ ਨੀ ਬੁਝ ਆ ਹਿੰਦੀ ਨੀ ਲਿਖਤੀ ਮੈਂ। spelling ਦੇਖ ਲੈਣਾ ਹਨਾ। ਸੋਚ ਸਮਝ ਕੇ ਕਰ ਲੈਂਦੇ ਆ। ਸੋਚ ਸਮਝ, ਅੱਛਾ ਇਦਾ ਹੁੰਦਾ। ਸੋਚ ਸਮਝ ਕੇ ਕੋਈ ਕੰਮ ਕਰਨਾ। so ਇਹਦਾ ਕੀ ਹੋਏਗਾ design ਕਰਕੇ ਕਰਨਾ voluntary ਕਰਨਾ। voluntary ਦਾ ਕੀ ਮਤਲਬ ਹੁੰਦਾ- ਆਪਣੇ-ਆਪ ਰਜਾਮੰਦੀ ਨਾਲ। voluntary ਦਾ ਕੀ ਮਤਲਬ ਹੁੰਦਾ- ਆਪਣੇ-ਆਪ ਕਰਨਾ। ਆਪਣੇ-ਆਪ ਕੋਈ ਕੰਮ ਕਰਨਾ। calculated ਹੈ ਇਹਦਾ context ਦੇ ਵਿੱਚ synonyms ਆਜੇਗਾ। so accidental ਕੀ ਹੁੰਦਾ, ਤੁਸੀਂ ਸੋਚ ਸਮਝ ਕੇ ਨੀ ਕੀਤਾ, ਆਪੇ ਹੋ ਗਿਆ। by accidental ਹੋ ਗਿਆ ਹਨਾ। by chance ਹੋ ਗਿਆ। so answer ਕੀ ਆਏਗਾ ਇਹਦਾ D answer ਕੀ ਆਏਗਾ ਇਹਦਾ D will be the right answer intentional ਤੁਸੀਂ ਕੋਈ ਕੰਮ ਜਿਹੜਾ ਸੋਚ ਸਮਝ ਕੇ ਕਰ ਰਹੇ ਓ। ਠੀਕ ਏ। ਜਾਣ ਬੁੱਝ ਕੇ ਕਰ ਰਹੇ ਓ। ਇਹ ਕੀ ਏ accidental by chance ਹੋ ਗਿਆ। ਗਲਤੀ ਨਾਲ ਹੋ ਗਿਆ। ਬਈਆ, ਗਲਤੀ ਸੇ ਮੇਰੇ ਮੂੰਹ ਸੇ ਨਿਕਲ ਗਿਆ ਹਨਾ। ਉਹ ਇਦਾਂ ਕਹਿੰਦਾ ਸੀ ਨਾ। ਚਲੋ contaminate ਹਾਂਜੀ contaminate contaminated water ਆਪਾ ਸੁਣਿਆ। contaminate water contaminate air ਆਪਾ ਬੋਲਦੇ ਆ ਨਾ। ਤੇ ਇਹਦਾ ਕੀ ਦੱਸਣਾ ਆਪਾ synonyms ਦੱਸਣਾ ਹੈ। ਹੁਣ ਦੱਸ ਤਾਂ ਦਿੱਤਾ ਤੁਹਾਨੂੰ, ਹੁਣ ਇਹਦਾ synonyms ਦੱਸ ਦੋ ਕੀ ਹੋਜੇਗਾ। OK, don't drink this water, this is contaminated

ਚਲੋ ਦੱਸੋ ਵੀ। yes ਬਿਲਕੁਲ। ਇਹਦਾ ਕੀ ਆਜੇਗਾ। ਬੱਚੇ ਉਹਨੇ ਕੀ ਕਿਹਾ ਹੈ। synonyms ਦੱਸਣਾ ਹੈ antonyms ਨਹੀਂ ਦੱਸਣਾ, ਠੀਕ ਹੈ। so ਇਹਦਾ ਕੀ ਆਜੇਗਾ, forth answer pollute pollute ਦਾ ਮਤਲਬ ਕੀ ਹੁੰਦਾ ਕੋਈ ਚੀਜ ਜਿਹੜੀ ਹੈ

antonyms type ਹੋ ਜਾਏਗਾ, ਹਨਾ antonyms so cleanse ਵੀ ਕੀ ਹੈ ਇਹਦਾ antonyms ਹੋਜੇਗਾ। ਇੱਕ ਸਾਫ ਸੁਥਰੀ ਜਿਹੜੀ ਚੀਜ ਹੁੰਦੀ ਆ ਉਹ। so sanctify ਵੀ context ਦੇ ਵਿੱਚ ਇਹਦੀ antonyms ਹੋਜੇਗੀ। sanctify ਕੀ ਹੁੰਦਾ antonyms type । ਕੋਈ ਚੀਜ ਬਹੁਤ ਹੀ ਕੀ ਹੁੰਦੀ ਆ- pure ਹੁੰਦੀ ਹੈ। purity ਜਿਹਨੂੰ ਆਪਾ ਕਹਿ ਦਿੰਨੇ ਆ purity Godliness ਰੱਬੀ, ਜਿਹਦੇ ਵਿੱਚ ਕੀ ਹੁੰਦੀ ਆ ਨਾ ਆਹ ਰੱਬ ਵੱਸਦਾ ਜਿਹਦੇ ਵਿੱਚ ਆਪਾ ਕਹਿ ਸਕਦੇ ਆ। ਤੁਝ ਮੇਂ ਰੱਬ ਦਿਖਤਾ ਹੈ, ਇਹੋ ਜੀ ਚੀਜ ਹੁੰਦੀ ਆ। sanctity ਉਹਦੇ ਜਿਹੜੀ ਨਾਲ ਦੀ ਆ, ਉਹਨੂੰ ਰੱਬ ਦੇਖਦੀ ਆ। so sanctify Godliness spirituality ਹੁੰਦੀ ਹੈ ਜਿਹਦੇ ਵਿੱਚ। ਆਧ ਅਹ ਆਧਮਿਕਤਾ ਹੁੰਦੀ ਹੈ ਜਿਹਦੇ ਵਿੱਚ। ਆਧ ਅਹ ਆਧਮਿਕਤਾ ਹੀ ਕਹਿੰਦੇ ਆ ਨਾ। ਹਾਂ। ਆਧਮਿਕਤਾ ਪੰਜਾਬੀ ਦੇ ਵਿੱਚ ok so ਇਹ ਕੀ ਹੋਜੂ synonyms ਤਾਂ answer ਕੀ ਹੈ ਇਹਦਾ pollute ok I hope it is clear next ok ਅੱਛਾ by the way ਇਹ ਵੀ ਕੀ ਸੀ PVQ ਹੀ ਸੀ। ਇਹ ਵੀ ਕੀ ਸੀ ਹੀ ਸੀ PVQ ਚਲੋ next A person who can enjoy pain or hardship show ਅਹ hardship show ਇੱਕ minute ਇੱਕ minute ਹਾਂ hardship without showing ਅਹ without showing his feelings or or complaining

ਬਰਦਾਸ਼ ਕਰ ਲੈਂਦਾ ਹੈ। ਉਹਨੂੰ ਆਪਾ ਕੀ ਕਹਿੰਦੇ ਆ stoic agnostic aesthetic ਜਾਂ pedant ਚਲੋ। ਹਾਂਜੀ ਵੀ ਉਹਨੂੰ ਆਪਾ ਕੀ ਕਹਾਂਗੇ। ਚਲੋ answer ਵੀ। ਇਹ ਵੀ ਮੈਂ ਤੁਹਾਨੂੰ ਕਰਵਾਇਆ ਹੋਇਆ ਥੋੜਾ ਜਾ ਸੋਚ ਕੇ ਦੱਸਣਾ। ਦੇਖੋ ਵੀ ਇਹਦਾ ਜਿਹੜਾ right ਪਹਿਲਾਂ ਨਾ ਮੈਂ ਦੂਸਰੇ options discuss ਕਰ ਲੈਂਦੀ ਆ। ਆਹ ਜਿਹੜਾ agnostic ਹੈ, ਜਿਹੜਾ agnostic ਹੈ, ਇਹਦਾ ਅਹ ਇਹਦਾ ਮਤਲਬ ਕੀ ਹੁੰਦਾ ਜਿਹੜਾ ਬੰਦਾ ਰੱਬ ਦੀ ਜਿਹੜੀ, ਰੱਬ ਹੈਗਾ ਕਿ ਨਹੀਂ ਹੈਗਾ, ਉਹਦੀ existence ਤੇ question ਕਰਦਾ ਹੈ। ਜਿਹੜਾ ਕਹਿੰਦਾ ਰੱਬ ਨੀ ਹੈਗਾ, ਅਸੀਂ ਕਿਤੇ ਦੇਖਿਆ ਥੋੜੀ ਆ ਰੱਬ ਹੈਗਾ ਜਾਂ ਨਹੀਂ ਹੈਗਾ ਠੀਕ ਆ। ਅਸੀਂ ਕਿਹਾ ਉਹ ਬੰਦੇ ਨੂੰ ਆਪਾ ਕੀ ਕਹਿੰਦੇ ਆ

God ਠੀਕ ਹੈ ਵੀ ਉਹ ਹੈਗਾ ਵਾ ਕਿ ਨਹੀਂ ਹੈਗਾ। ok so aesthetic ਆਪਾ ਕਹਿ ਸਕਦੇ ਹਾਂ ਕਿ ਕੋਈ monk like person ਹੁੰਦਾ ਨਾ ਤਪਸਵੀ। ਪੰਜਾਬੀ ਚ ਆਪਾ ਇਹਨੂੰ ਕਹਿ ਸਕਦੇ ਆ ਤਤਾ

ਹਨਾ ਤਪਸਵੀ ਕੋਈ ਹੋ ਗਿਆ। ਕੋਈ ਸੰਤ type ਹੋ ਗਿਆ ਹਨਾ। saint monk ਨੂੰ ਆਪਾ ਕਹਿ ਦਿੰਦੇ ਆ so ਆਪਾ ਕੀ ਕਹਾਂਗੇ aesthetic person ਤੇ pedant ਜਿਹੜਾ ਹੁੰਦਾ pedant ਇੱਕ ਹੁੰਦਾ ਹੈ ਹਨਾ ਜਿਹੜਾ ਬੰਦਾ ਹਨਾ ਜਿਹੜਾ minute minute details ਨੂੰ ਵੀ ਜਿਹੜਾ ਹੈ ਆਹ check ਕਰਦਾ ਹੈ minute minute details ਨੂੰ ਵੀ ਜਿਹੜਾ ਹੈ ਆਹ errors ਨੂੰ ਪਰੇ ਕਰਦਾ ਕਿ ਇਹ ਕੰਮ ਨੀ ਹੋਣਾ ਚਾਹੀਦਾ ਹਨਾ। ਹਮੇਸ਼ਾ ਉਸ ਚੀਜ ਨੂੰ ਕੀ ਚਾਹੀਦੀ ਹੁੰਦੀ ਆ, ਇਸ person ਨੂੰ ਕੀ ਚਾਹੀਦੀ ਹੁੰਦੀ ਏ perfection ਨੂੰ ਚਾਹੀਦੀ ਹੁੰਦੀ ਆ so ਤੇ ਇਹੋ ਜੇ ਬੰਦੇ ਨੂੰ ਆਪਾ ਕੀ ਕਹਿੰਦੇ ਆ perfectionist ਹਨਾ ਕੀ ਕਹਿੰਦੇ ਆ perfectionist ਕੀ ਇਹ ਬਿਲਕੁਲ perfect ਆ। ਛੋਟੀਆਂ-ਛੋਟੀਆਂ details ਆ ਉਹਨਾਂ ਚ ਅਹ ਉਹਨਾਂ ਚ ਵੀ ਗਲਤੀਆਂ ਕੱਢ ਲੈਂਦਾ। so basically ਬਚਿਆ ਕਿ ਹੁਣ ਇਥੇ stoic first is the right answer one option one is right ਠੀਕ ਆ। stoic ਆਪਾ ਕਹਾਂਗੇ ਜਿਹੜੀਆਂ ਆਪਣੀਆਂ feelings ਨੂੰ ਆਹ ਆਪਣੀ feelings ਨੂੰ ਛੁਪਾ ਕੇ ਕੋਈ ਵੀ hardship ਜਿਹੜੀ ਆ ਉਹਨੂੰ ਕਰ ਲੈਂਦਾ ਏ। basically stoic ਆਪਾ ਉਹਦੇ ਵਾਸਤੇ use ਕਰਦੇ ਆ person who is indifferent of plain pain sorry pain and pleasure ਹਨਾ so first is the right answer ਚਲੋ। I enjoy to watch a good detective movie ਹਾਂ ਜੀ ਕੀ ਆਏਗਾ, ਇਹਦੇ ਵਿੱਚ ਆਪਾ ਇਹ ਦੇ ਵਿੱਚ ਦੱਸਣਾ ਕੀ ਆਏਗਾ I enjoy to watching, I enjoy to watched ਜਾਂ no substitution ਜਾਂ watch

ਹਾਂ ਜੀ। ਫਟਾਫਟ answer ਦੋ ਵੀ। ਦੇਖੋ ਵੀ ਇਥੇ ਨਾ ਇੱਕ ਸਾਡੇ ਕੋਲ verb ਹੈਗਾ enjoy ਇਹ verb ਹੈ enjoy ਹਮੇਸ਼ਾ ਯਾਦ ਰੱਖੀਓ ਜਿਹੜਾ verb enjoy ਹੈ ਨਾ ਇਹਨੇ ਹਮੇਸ਼ਾ gerund form ਲੈਣੀ ਆ। enjoy watching ਦੇਖੋ enjoy already ਕੀ ਹੈ verb ਹੈ। ਤੇ verb ਤੋਂ ਬਾਅਦ ਆਪਾ to plus verb one ਨਹੀਂ ਲਗਾ ਸਕਦੇ, ਹਨਾ। infinitive ਨਹੀਂ ਲਗਾ ਸਕਦੇ। ਇਹਦਾ already I enjoy ਲਿਖ ਰਹੀ ਹਾਂ ਇੱਥੇ, enjoy already ਕੀ ਹੈ verb ਹੈ, ਤਾਂ ਆਹ ਕੀ ਹੋ ਗਿਆ to plus V one V one ਇੱਥੇ ਕੀ ਹੈ watch ਹਨਾ so ਆਪਾ verb ਦੇ ਅੱਗੇ ਜਿਹੜਾ ਹੈ ਆਪਾ to plus watch infinitive ਅਸੀਂ ਨਹੀਂ ਲਗਾਉਣਾ so ਇਧਰ basically ਕੀ ਹੋਣਾ ਚਾਹੀਦਾ ਹੈ I enjoy watching so ਆਪਾ ਆ ਸਾਰਾ ਜਿਹੜਾ ਹੈ delete ਕਰਕੇ to watch delete ਕਰਕੇ verb ਦੇ ਅੱਗੇ ਅਸੀਂ ਕੀ ਲਗਾ ਦਾਗੇ, object ਲਗਾ ਦਾਗੇ, noun ਲਗਾ ਦਾਗੇ I enjoy watching ਠੀਕ ਐ। ਆਹ ਕੀ ਹੁਣ ਹੋ ਗਿਆ ਸਾਡਾ noun ਹੋ ਗਿਆ ਜਿਹਦਾ ਅਹ ਜਿਹਦਾ ਮਤਲਬ ਕੀ ਹੈ ਦੇਖਣਾ ਪਸੰਦ ਹੈ ਹਨਾ। I enjoy watching watching ਦੇਖਣਾ ਠੀਕ ਆ। watched ਕੀ ਹੋ ਜਾਂਦਾ ਏ ਦੇਖਿਆ। right ਜਾਂ ਦੇ ਅਹ ਦੇਖਣਾ so watching ਕੀ ਹੈ ਕਿਸੀ ਚੀਜ ਨੂੰ ਦੇਖਣਾ। so ਇੱਥੇ gerund form ਆਏਗੀ ਵੀ। ok ਇਹ ਵੀ ਕੀ ਹੈ ਵੀ ਸਾਡਾ police level ਦੇ paper ਦਾ ਜਿਹੜਾ ਹੈ question ਹੈ ਔਰ ਇਹ ਵੀ ਕੀ ਹੈ PVQ ਹੈ PYQ sorry Previous Year Question ਹਾਂਜੀ। next ਹੈ appropriate word to fill in the blank he obtained eighty percent marks in science in high school. He has qualified dash the science stream in

ਕਹਿੰਦਾ ਉਹਨੇ eighty percent marks ਜਿਹੜੇ science ਦੇ ਵਿੱਚ ਲੀਤੇ high school ਦੇ ਵਿੱਚ ਤੇ ਉਹਨੇ qualify ਕੀਤਾ ਕਿਹਦੇ ਵਿੱਚ science stream ਦੇ ਵਿੱਚ। plus two ਚ ਹਾਂ ਜੀ। he qualified in the science

ਧਿਆਨ ਨਾਲ ਕਰੋ। ਅਹ ਧਿਆਨ ਨਾਲ ਕਰੋ। ਆਹ ਸਾਰੇ ਜਿਹੜੇ ਤੁਸੀਂ ਇਹ word use ਕਰਦੇ ਰਹਿੰਦੇ ਓ ਹਨਾ। ਦੇਖੋ ਬੱਚੇ। qualified ਜਿਹੜਾ ਹੈ ਇਹਦੇ ਨਾਲ ਜਿਹੜਾ fixed preposition ਲੱਗਦਾ ਉਹ ਹਮੇਸ਼ਾ ਕੀ ਲੱਗੇਗਾ for ਲੱਗੇਗਾ। we always qualified for something ਹਨਾ। we always qualify for something ਇਧਰ ਕੀ ਆਏਗਾ qualified for science stream ਮਤਲਬ ਉਹਨੇ eighty percent marks science ਦੇ ਵਿੱਚ ਲੀਤੇ ਤੇ ਹੁਣ ਉਹ ਕਿ qualify ਕਰ ਗਿਆ ਕਾਹਦੇ ਵਾਸਤੇ plus two ਦੇ ਵਿੱਚ science stream ਲੈਣ ਲਈ ਹਨਾ। ਆਪਾ ਕਹਿੰਦੇ ਆ ਨਾ ਉਹਨੇ ਕਿਹੜੇ exam ਲਈ qualify ਕੀਤਾ। ਲਈ ਵਾਲੀ sense ਆਉਂਦੀ ਆ ਨਾ। He qualified for Punjab Police Exam, He qualified for this exam and that exam. OK. So we always qualified for OK ਇਹਦੇ ਨਾਲ ਹਮੇਸ਼ਾ ਕੀ ਆਏਗਾ। for ਆਏਗਾ। ਚਲੋ। Our PM is received with open arms wherever he goes ਹਾਂਜੀ। When you receive with open arms ਹਾਂਜੀ। harmoniously, promptly, honorably ਜਾਂ warmly

ਬੱਚੇ ਆ ਵੀ ਜਿਹੜਾ ਹੈ ਨਾ ਅਹ ਇਹ ਵੀ ਜਿਹੜਾ ਹੈ ਕਿ ਹੈ ਆਹ ਉਹ ਹੈਗਾ Previous Year ਠੀਕ ਆ। ਜਿਵੇਂ ਆਪਾ ਕਹਿੰਦੇ ਆ ਨਾ He greeted. He greeted him with open arms. He received them with open arms ਦੇਖੋ ਇਹਦਾ ਮਤਲਬ ਹੁੰਦਾ ਕਿ warmly ਕਿਸੇ ਨੂੰ ਹਨਾ ਬੜੇ ਹੀ ਆਹ ਮਤਲਬ ਆਪਾ warmly ਹੁਣ ਕਿਦਾਂ ਕਹੀਏ ਬੜੇ ਹੀ। ਆਹ ਵਧੀਆ ਤਰੀਕੇ ਨਾਲ ਜਿਹਨੂੰ ਆਪਾ ਕਹਿ ਦਿਨੇ ਆ। ਦਿਲ ਖੋਲ੍ਹ ਕੇ। ਦਿਲ ਦੇ ਵਿੱਚ ਪਿਆਰ ਭਰ ਕੇ। respect ਭਰਕੇ। so warmly ਕਿਸੇ ਨੂੰ ਜਦੋਂ ਆਪਾ ਕੀ ਕਹਿੰਦੇ ਆ receive ਕਰਦੇ ਆ। greet ਕਰਦੇ ਆ। ਠੀਕ ਆ welcome ਕਰਦੇ ਆ ਉਹਦਾ। so ਇਹਦਾ ਕੀ ਆਏਗਾ warmly answer ਆਏਗਾ। ਦਿਲ ਦੇ ਵਿੱਚ ਬੜੀ ਹੀ respect ਕਿਸੇ ਵਾਸਤੇ ਰੱਖਕੇ, ਆਪਣਾ ਖੁੱਲ੍ਹਾ ਦਿਲ ਰੱਖ ਕੇ, ਆਓ-ਭਗਤ ਦੇ ਨਾਲ ਉਹਨੂੰ ਆਪਾ receive ਕਰਦੇ ਆ। so ਇਹ ਕੀ ਆਏਗਾ warmly accept ਕਰਨਾ ਕਿਸੇ ਨੂੰ, ਬੜੇ ਅੱਛੇ ਤਰੀਕੇ ਨਾਲ accept ਕਰਨਾ। next ਹੈ ਆਹ incorrect word ਦੱਸਣਾ ਹੈ ਔਰ ਇਹਦਾ ਜਿਹੜਾ word ਤੁਸੀਂ ਦਸੋਗੇ, ਠੀਕ ਆ। spelling ਤੁਸੀਂ ਦਸੋਗੇ। jumble junior journey ਜਾਂ jovial ਹਾਂ ਜੀ ਦੱਸੋ ਕੀ ਆਏਗਾ। jumble junior ਜ ਅਹ journey ਜਾਂ jovier of course its journey ਹਨਾ। ਇਹਦਾ ਕੀ ਹੁੰਦਾ ਹੈ journey ਇਧਰ ਕੀ ਆ ਜਾਏਗਾ e ਆਜੇਗਾ answer ਕੀ ਹੈ। journey ਠੀਕ ਆ। its the right answer next subsequent ਹਾਂ ਜੀ। subsequent ਦਾ ਕੀ ਆਏਗਾ। ਕੰਜੀ ਅਹ consecutive pre ਅਹ presiding ਜਾਂ ancestor ਜਾਂ prior ਇਹਦਾ ਵੀ ਕੀ ਦੱਸਣਾ most appropriate synonyms subsequent ਦਾ। he ਅਹ he subsequently subsequent this subsequent that ਆਪਾ word use ਕਰਦੇ ਆ ਨਾ। ਚਲੋ ਕਰੋ ਜਰਾ। presiding ancestor prior ਜਾਂ consecutive ਜਿਵੇਂ ਆਪਾ ਕਹਿੰਦੇ ਆ ਨਾ consecutive days consecutive digits ਇਥੇ math ਦੇ ਵਿੱਚ ਵੀ ਕਰਦੇ ਓ ਹਨਾ। ਇਹਦਾ ਮੈਨੂੰ ਲੱਗਦਾ answer ਆਣਾ ਚਾਹੀਦਾ। ਕਿਸੇ ਦਾ ਗਲਤ ਨਹੀਂ ਹੋਣਾ ਚਾਹੀਦਾ। I will do it in subsequent class consecutive classes ਕੀ ਆਏਗਾ। ਦੇਖੋ subsequent ਦਾ ਕੀ ਮਤਲਬ ਹੈ। ਕੋਈ ਚੀਜ ਜਿਹੜੀ ਇੱਕ ਤੋਂ ਬਿਲਕੁਲ ਅੱਗੇ ਜਿਹੜੀ ਆ ਜਾਏ ਹਨਾ। ਬਿਲਕੁਲ ਕੀ ਹੈ ਉਹਦੀ ਇੱਕ ਤੋਂ ਜਿਹੜੀ ਚੀਜ ਹੈ coming after something ਹਨਾ ਮਤਲਬ ਮੰਨ ਲੋ ਕਿ ਅਗਰ ਮੇਰੀ ਕੋਈ ਵੀ class ਹੈ ਅਗਰ, ਉਹ ਅੱਠ ਵਜੇ ਆ ਰਹੀ ਹੈ ਤੇ ਨਾਲ ਹੀ ਮੇਰੀ ਅਗਲੀ class subsequent class ਕੀ ਹੈ ਨੌ ਵਜੇ ਆ ਜਾਏ, ਠੀਕ ਆ, ਇਹਦਾ ਕੀ ਮਤਬਲ ਹੁੰਦਾ ਕਿ ਇੱਕ

digit ਆ ਜਾਵੇ। so ਉਹਨੂੰ ਆਪਾ ਕੀ ਕਹਿੰਦੇ ਆ consecutive digit so ਇਹਦਾ answer ਕੀ ਆਏਗਾ A ਹਨਾ answer ਕੀ ਆਏਗਾ A consecutive ਇਹਦਾ answer ਕੀ ਆਏਗਾ ਵੀ A ਚਲੋ। next ਹੈ incorrect spelt word reliable rim resemble ਜਾਂ radius ਬਹੁਤ ਹੀ ਆਸਾਨ question ਹੈ।

ਹਾਂਜੀ। reliable rim resemble ਜਾਂ radius its radius ਠੀਕ ਆ। ਇਧਰ ਕੀ ਆਏਗਾ radius radius ਹਨਾ e ਦੇ ਨਾਲ ਨਹੀਂ ਹੁੰਦਾ ਹਨਾ। so very good ਚਲੋ। ਹਾਂਜੀ। I could not got some sleep because the people in the next room were talking very loudly ਚਲੋ ਬਹੁਤ ਹੀ ਆਸਾਨ ਹੈ। ਅਹ ਬਹੁਤ ਹੀ ਆਸਾਨ ਹੈ ਤੇ ਇਹ ਤੁਹਾਨੂੰ ਸਾਰਿਆਂ ਨੂੰ ਆਣਾ ਚਾਹੀਦਾ। ਹਾਂ ਜੀ। I could not got some sleep because the people in the next room ਹਾਂ ਜੀ ਕੀ ਆਏਗਾ। could not get ਆ underline part ਆ ਵੀ। ਆਹ underline part ਹੈ so could not get some sleep couldnt get any sleep ਜਾਂ could not got any sleep ਜਾਂ no substitution ਦੇਖੋ students ਇਹਦੇ ਵਿੱਚ ਨਾ ਹੁਣ। ਖੜ੍ਹ ਜੋ। ਇੱਥੇ ਕੀ ਲੱਗਾ ਹੈ could could ਕੀ ਹੈ। ਇਹ past form ਹੈ। ਹਨਾ so past form ਦੇ ਨਾਲ ਆ ਜਿਹੜਾ modal ਇੱਥੇ ਹੈ, ਕੰਮ ਕਰ ਰਿਹਾ ਹੈ as a modal so ਇਹਦੇ ਨਾਲ ਕੀ ਆਉਂਦਾ ਹਮੇਸ਼ਾ V one ਆਉਂਦਾ। ਹਨਾ। ਇਹਦੇ ਨਾਲ ਕੀ ਆਉਂਦਾ ਹਮੇਸ਼ਾ V one ਆਉਂਦਾ। so got ਵਾਲਾ ਗਲਤ ਕਰੋ। no substitution ਵੀ ਨਹੀਂ ਆਏਗਾ ਕਿਉਂਕਿ ਇਧਰ ਕੀ ਲੱਗਾ ਹੈ got ਲੱਗਾ ਹੈ। ਹੁਣ ਹੈਗਾ ਇੱਥੇ get ਤੇ get ਦੋਨਾਂ ਦੇ ਵਿੱਚ next ਹੈ ਕਿਹੜਾ ਆਏਗਾ। ਹੁਣ ਦੇਖੋ। ਇਧਰ ਕੀ ਹੈ some ਇਧਰ ਕੀ ਹੈ not not ਕੀ ਹੈ negative ਤੇ ਇੱਕ ਚੀਜ ਯਾਦ ਰੱਖੀਓ ਬੱਚੇ could not some ਮੈਂ ਕੁਝ sleep ਨਹੀਂ ਲੈ ਸਕਿਆ ਜਾਂ ਮੈਂ ਬਿਲਕੁਲ sleep ਨਹੀਂ ਲੈ ਸਕਿਆ। so ਯੇ ਮੇਰਾ book ਹੈ। ਆਹ mail ਆਇਆ mail ਆਇਆ ਹੈ plus ਮੇਰਾ ਅਲੋਕ sir ਨੇ ਕਰਾਇਆ ਹੈ। ਪੁੱਛ ਲੋ ਉਨ ਸੇ ਜਾ ਕੇ। ਠੀਕ ਹੈ। ਹੱਦ ਆ ਯਾਰ ਮੇਰਾ student ਏ। ਜਿਹੜੇ student ਕੋਲ ਮੈਂ ਚਲ ਜਾ, ਉਥੋਂ ਹੀ ਮੈਨੂੰ ਬਾਹਰ ਕੱਢਣਾ ਇਹਨਾਂ ਨੇ। ਚਲੋ। ਹਾਂ ਜੀ। could ਦਾ ਕੀ ਆਏਗਾ ਵੀ। ਹਾਂ could ਦੇ ਨਾਲ ਕੀ ਆਏਗਾ V one ਹੁਣ ਇੱਥੇ ਆਉਂਦਾ ਹੈ ਕਿ some ਆਏਗੀ ਜਾਂ any ਆਏਗਾ। so basically ਕੀ ਹੈ ਬੱਚੇ, ਇੱਥੇ ਕੀ ਹੈ some ਨਹੀਂ ਆਏਗਾ because ਇਹ ਕੀ ਹੈ ਸਾਡੇ ਕੋਲ negative ਹੈ। so negative ਦੇ ਨਾਲ ਹਮੇਸ਼ਾ ਸਾਡੇ ਕੋਲ ਕੀ ਆਉਂਦਾ ਹੈ। any ਆਉਂਦਾ ਹੈ। I could not get any sleep ਠੀਕ ਹੈ। ਜਿੱਥੇ ਵੀ negative ਆਏਗਾ

ਠੀਕ ਹੈ। positive sentence ਜਦੋਂ ਹੋਏਗਾ, ਉਦੋਂ ਆਪਾ some ਲਗਾਂਦੇ ਹਾਂ। so ਇੱਥੇ answer ਕੀ ਬਣੇਗਾ ਸਾਡਾ, second answer ਬਣੇਗਾ। ਠੀਕ ਹੈ ਜੀ। ਚਲੋ। next ਚਲੀਏ। ਹਾਂਜੀ।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 ਹਾਂਜੀ। ਕੀ ਆਏਗਾ। copious ਦਾ ਕੀ ਆਏਗਾ। abandon less rare none of these ਠੀਕ ਹੈ। ਇਹ pictures ਤੁਹਾਡੇ cue ਵਾਸਤੇ ਹੈ। ਤੁਸੀਂ ਇਸ ਚੋਂ cue ਲੈ ਸਕਦੇ ਹੋ। ਹੁਣ ਦੇਖੋ ਭਈਆ ਕਹਿੰਦਾ ਹਾਏ ਕਿੰਨਾ ਜਿਆਦਾ ਕੰਮ ਹੈ। ਇੰਨਾ ਜਿਆਦਾ ਕੰਮ ਕਰਨਾ ਪਏਗਾ। ਹਨਾ ਕਿੰਨੀਆਂ files ਈ files ਆ। ਜਿਦਾਂ ਤੁਹਾਨੂੰ ਲੱਗਦਾ ਹਾਏ ਇੰਨਾ ਜਿਆਦਾ ਪੜ੍ਹਨਾ ਪਏਗਾ ਹਨਾ। so abandoned ਜਦੋਂ ਕੋਈ ਚੀਜ ਬਹੁਤ ਜਿਆਦਾ ਮਾਤਰਾ ਵਿਚ ਹੋਵੇ ਨਾ, ਬਹੁਤ ਜਿਆਦਾ ਹੋਵੇ। ਉਹਨੂੰ ਕੀ ਆਪਾ ਕਹਿੰਦੇ ਆ copious so less ਤੇ rare ਕੀ ਹੋ ਜਾਏਗਾ ਬੱਚੇ। ਇਹ ਦੋਨੋਂ ਕੀ ਹੋ ਜਾਣਗੇ, ਇਹਦੇ antonyms ਹੋ ਜਾਣਗੇ ਤੇ ਅੱਜ ਆਪਾ ਚਾਰ word ਸਿੱਖੇ ਕਿਹੜੇ ਕਿਹੜੇ copious abandon less ਤੇ rare ਠੀਕ ਹੈ ਇਦਾਂ ਹੀ ਰੋਜ vocabulary ਹੋਇਆ ਕਰੇਗੀ। ਨਾਲ ਹੀ antonyms ਨਾਲ ਹੀ synonyms ਤੁਹਾਨੂੰ ਮੈਂ ਸਿਖਾ ਦਿਆ ਕਰੂੰਗੀ। so less ਤੇ rare ਕੀ ਹੋ ਗਿਆ ਘੱਟ ਹੋ ਗਿਆ। abandon ਕੀ ਹੋ ਗਿਆ ਜਿਦਾਂ ਇਹਦੇ ਕੋਲ ਕਿੰਨਾ ਜਿਆਦਾ ਕੰਮ ਪਿਆ ਹੈ। ਜਿਆਦਾ ਹੋ ਗਿਆ। copious ਕੀ ਹੋ ਗਿਆ। ਜਿਆਦਾ ਹੋ ਗਿਆ। ਠੀਕ ਹੈ ਜੀ। ਚਲੋ। next stymie ਹਾਂਜੀ stymie ਐ ਮੈਂ short ਵੀ ਪਾਈ ਸੀ ਨਾ। ਐ ਮੈਂ short ਵੀ ਪਾਈ ਸੀ । ਅਗਰ ਕਿਸੇ ਨੇ ਦੇਖੀ ਹੋਵੇ। ਉਸ short ਨੂੰ ਦੇਖਿਆ ਹੋਵੇ ਤਾਂ short ਦੇ ਵਿੱਚ ਮੈਂ ਕਰਵਾਇਆ ਸੀ। so stymie ਦਾ ਕੀ ਮਤਲਬ ਹੁੰਦਾ ਹੈ ਆ ਜਾ ਰਿਹਾ ਜਾ ਰਿਹਾ। ਫਿਰ ਇਹਨੂੰ ਮੁਸ਼ ਅਹ ਮੁਸ਼ਕਲ ਆ ਗਈ ਕੋਈ। ਫਿਰ ਜਾ ਰਿਹਾ, ਜਾ ਰਿਹਾ, ਫਿਰ ਮੁਸ਼ਕਲ ਆ ਗਈ ਕੋਈ। ਫਿਰ ਜਾ ਰਿਹਾ, ਜਾ ਰਿਹਾ, ਫਿਰ ਮੁਸ਼ਕਲ ਆ ਗਈ ਕੋਈ। so basically ਕੀ ਹੈ ਵੀ stymie ਦਾ ਮੰਤ ਅਹ ਮਤਲਬ ਕੀ ਹੁੰਦਾ hinder ਰੁਕਾਵਟ ਹਨਾ ਕੱਲ੍ਹ ਵੀ ਆਪਾ ਇੱਕ word ਕੀਤਾ ਸੀ ਨਾ। ਇਹ ਕੀ ਹੈ hinder ਰੁਕਾਵਟ ਹਨਾ obstacle obstacle ਕੋਈ ਆ ਗਈ ਤਾਂ system sytmie ਥੋੜਾ advance word ਹੈ। ਨਾਲ-ਨਾਲ ਆਪਾ advance words ਵੀ ਕਰਾਂਗੇ। so stymie so allow ਕਰਨਾ। assist assist ਕਰਨਾ। ਇਹ ਕੀ ਹੋ ਜਾਣਗੇ, ਇਹਦੇ antonyms ਹੋ ਜਾਣਗੇ। ਇਹ ਕੀ assist ਕਰਨਾ, help ਕਰਨੀ ਕਿਸੇ ਦੇ ਕੰਮ ਵਿੱਚ। ਹਨਾ ਰੁਕਾਵਟ ਨਹੀਂ ਬਣਨਾ। ਬਲਕਿ ਅਸੀਂ ਜਦੋਂ ਉਹਨਾਂ ਨੂੰ assist ਕਰਦੇ ਹਾਂ। allow ਕਰਦੇ ਹਾਂ। ਵੀ ਹਾਂ ਵੀ ਕਰ ਲੋ, ਅਸੀਂ ਰੁਕਾਵਟ ਨਹੀਂ ਪਾਂਦੇ। ok so ਇਹਦਾ ਕੀ ਹੋਜੇਗਾ A antonyms ਤੇ ਆਹ ਕੀ ਹੋਜੇਗਾ ਇਹਦਾ synonyms ਚਲੋ। next stringent stringent ਹਾਂ ਜੀ। stringent actions Governments are taking the stringent actions to curb the to curb the ਆਹ bad pratices ਕੁੱਛ ਵੀ। ਹਾਂ ਜੀ। ਹੁਣ ਆਹ ਕੀ ਕਰ ਰਹੀ ਹੈ madam ਆਹ ਕੀ ਕਰ ਰਹੀ ਹੈ madam ਹੁਣ ਕੀ ਕਰ ਰਹੀ ਹੈ। strict actions ਲੈ ਰਹੀ ਹੈ। ਬੱਚਾ ਗਲਤੀ ਕਰ ਰਿਹਾ। strictly ਉਹਨੂੰ ਕਹਿ ਰਹੀ ਐ, ਆਹ ਕੰਮ ਨਹੀਂ ਕਰਨਾ। so ਇਹਦਾ ਕੀ ਆ ਜਾਏਗਾ ਬੱਚੇ strict ਕੀ ਆਜੇਗਾ strict ਕੀ ਹੋਏਗਾ ਵੀ। ਹਾਂ ਜੀ ਕੀ ਹੋਜੇਗਾ strict ਕੱਸ ਕੇ ਕਿਸੇ ਨੂੰ ਕੋਈ ਕੰਮ ਕਹਿਣਾ ਵੀ ਆਹ ਕੰਮ ਬਿਲਕੁਲ ਨਹੀਂ ਕਰਨਾ ਹਨਾ। strictly ਕਹਿਣਾ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ। so ਇਧਰ ਕੀ ਹੈ flexible lenient ਇਹ ਕੀ ਹੋ ਜਾਣਗੇ ਇਹਦੇ antonyms ਹੋ ਜਾਣਗੇ। ਠੀਕ ਆ stringent ਦਾ ਮਤਲਬ ਜਦੋਂ ਆਪਾ ਕਿਸੇ ਨੂੰ strictly ਠੀਕ ਆ ਕਹਿ ਦਿਨੇ ਆ, ਪੱਕੇ ਤਰੀਕੇ ਨਾਲ ਕਹਿ ਦਿਨੇ ਆ, ਆਹ ਕੰਮ ਨਹੀਂ ਹੋਣਾ ਚਾਹੀਦਾ। ਇੱਕ ਹੋਰ word ਹੁੰਦਾ ਹੈ ਇਹਦਾ। ਉਹ ਕੀ ਹੈ stern stern actions ਬਹੁਤ ਹੀ seriousness ਦੇ ਨਾਲ sternly ਆਹ ਕੰਮ ਦੁਬਾਰਾ ਨਹੀਂ ਹੋਣਾ ਚਾਹੀਦਾ। ਜਦੋਂ ਤੁਹਾਡੀ ਮਾਤਾ ਤੁਹਾਨੂੰ strictly ਕਹਿ ਦਿੰਦੀ ਏ ਨਾ। so flexible and lenient ਆਹ ਕੀ ਹੋਣਗੇ ਇਹਦੇ antonyms ਹੋਣਗੇ। ਚਲੋ ਹਾਂਜੀ contrite

ਹਨਾ ਤੇ ਇਹ ਕੀ ਕਰ ਰਿਹਾ ਹੈ। ਇਹ ਕੀ ਕਰ ਰਿਹਾ ਬੈਠ ਕੇ ਰੋ ਰਿਹਾ ਹੁਣ ਹਨਾ। ਤੁਹਾਡੀ ਵੀ ਇਦਾਂ ਦੀ ਹਾਲਤ ਨਾ ਹੋਜੇ। ਇਸ ਕਰਕੇ ਚੁੱਪ ਕਰਕੇ ਮੇਰੀ class ਲਗਾ ਲਿਆ ਕਰੋ। so ਇਹ ਕੀ ਆਏਗਾ remorseful ਕੀ ਆਏਗਾ remorseful ਪਛਤਾਉਣਾ ਠੀਕ ਆ। ਕੋਈ ਕੰਮ ਕਰਕੇ ਪਛਤਾਣਾ। ਕਿ ਆਪਾ ਕਹਿੰਦੇ ਆ ਨਾ ਹੁਣ ਕੀ ਪਛਤਾਉਣ ਦਾ ਫਾਇਦਾ, ਹੁਣ ਤਾਂ ਚਿੜੀਆ ਚੁਗ ਗਈ ਖੇਤ। ਹਨਾ so remorseful ਦਾ ਮਤਲਬ ਕੀ ਹੁੰਦਾ ਪਛਤਾਉਣਾ। contrite ਕਰਨ ਦਾ ਮਤਲਬ ਹੈ। ਦੇਖੋ ਕਿੰਨਾ advance word ਹੈ ਹਨਾ। contrite ਇਹਦਾ ਮਤਲਬ ਹੈ ਪਛਤਾਉਣਾ। ਹਾਂਜੀ। ਇਹਦਾ ਮਤਲਬ ਹੈ ਪਛਤਾਉਣਾ। remorse ਕਰਨਾ। repent ਕਰਨਾ। ਕੀ ਕਰਨਾ repent ਕਰਨਾ। ਦੇਖੋ ਬੱਚੇ। ਇੱਕ ਦੋ ਤਿੰਨ, ਤਿੰਨ words ਆ ਆਪਾ ਸਿੱਖ ਲੀਤੇ। ਦੇਖੋ vocabulary ਆਪਣੀ ਦੇਖੀ ਜਾਓ। ਨਾਲ-ਨਾਲ note ਕਰੀ ਜਾਓ। ਕਿੰਨੇ words ਆਪਾ ਸਿੱਖ ਗਏ ਹਾਂ ਔਰ unrepentant ਕਿ ਮਤਲਬ ਸਾਨੂੰ ਕੋਈ ਵੀ ਆਹ remorse ਨੀ ਹੋਏ। ਪਛਤਾ ਨੀ ਰਹੇ। ਅਸੀਂ ਕੋਈ regret ਨਹੀਂ ਕਰ ਰਹੇ। so ਇਹ ਕੀ ਹੋ ਗਿਆ ਇਹਦਾ antonyms ਹੋ ਗਿਆ। ਠੀਕ ਹੈ। ignorant ਆਹ ਵੀ ਕੀ ਹੋਜੇਗਾ ਉਹਦਾ antonyms ਸਾਨੂੰ ਕੋਈ ਲੱਸੀ ਚੜ੍ਹੀ ਨੀ ਹੈਗੀ। ਅਸੀਂ ignorant ਹੈਗੇਆ। ਠੀਕ ਆ, ਜੋ ਹੋਏਗਾ ਦੇਖੀ ਜਾਏਗੀ। so ignorant ਠੀਕ ਆ ਜੀ। so ਇਹ ਕੀ ਹੋ ਗਏ ਇਹਦੇ antonyms ਇਹ synonyms ਚਲੋ। ਹਾਂ ਜੀ ਬਸ। ਬਸ। ਬਸ। class ਖਤਮ। ਇੱਥੇ ਹੀ ਹੈ ਜਿਹੜੀ ਤੁਹਾਡੀ class ਖਤਮ ਤੇ ਹੁਣ ਆਪਾ ਵੀ ਮਿਲਾਂਗੇ ਕੱਲ੍ਹ ਤੇ ਮੈਨੂੰ comment section ਦੇ ਵਿੱਚ class over ਤੋਂ ਬਾਅਦ ਮੈਨੂੰ ਜਰੂਰ ਦੱਸੀਓ class ਤੁਹਾਨੂੰ ਕਿਦਾਂ ਦੀ ਲੱਗੀ। ਠੀਕ ਹੈ। fruitful ਰਹੀ ਜਾਂ ਨਹੀਂ ਰਹੀ। ਕੱਲ੍ਹ marathon ਦੇ ਵਿੱਚ ਵੀ ਮਿਲਣਾ ਹੈ। ਕੱਲ੍ਹ ਅੱਠ ਤੋਂ ਆਹ ਦਸ ਵਜੇ ਤੱਕ ਸਾਡੀ English ਦੀ marathon ਹੋਏਗੀ। ਵਧੀਆ ਵਧੀਆਂ question ਆਪਾ ਉਹਦੇ ਵਿੱਚ ਕਰਾਂਗੇ। practice ਕਰਾਂਗੇ। grammar ਕਰਾਂਗੇ। vocabulary ਕਰਾਂਗੇ। so ਜੁੜਨਾ ਨੀ ਭੁਲਣਾ ਕਿਸੇ ਨੇ ਵੀ। ਔਰ students ਅਗਰ ਤੁਸੀਂ

ਆਹ ਵਾਲਾ code ਇਸਤੇਮਾਲ ਕਰਕੇ ਤੁਸੀਂ Punjab Police ਦੇ batch ਵਿੱਚ ਮੇਰੇ ਨਾਲ ਜੁੜ ਸਕਦੇ ਹੋ ਤੇ ਅੱਜ ਦੀ class ਨੂੰ ਕਰਦੇ ਆ ਇੱਥੇ ਹੀ ਖਤਮ ਤੇ ਆਪਾ ਮਿਲਾਂਗੇ ਹੁਣ monday ਨੂੰ ਹਨਾ। ਇੱਕ actually ਆਪਾ ਕੱਲ੍ਹ ਵੀ ਮਿਲਣਾ ਅੱਠ ਵਜੇ। ਕੱਲ੍ਹ marathon ਹੈ ਅੱਠ ਵਜੇ। ਜੁੜਨਾ ਨਹੀਂ ਭੁੱਲਣਾ ਕਿਸੇ ਨੇ ਵੀ। ਠੀਕ ਐ ਜੀ। ਔਰ ਜਿਆਦਾ ਤੋਂ ਜਿਆਦਾ session ਨੂੰ share ਕਰਨਾ ਹੈ ਔਰ ਸਾਰਿਆਂ ਨੂੰ ਦੱਸਣਾ ਹੈ। ਚਲੋ ਵੀ। ਆ ਜੋ ਵੀ ਹੁਣ ਆਪਾ ਅਸੀਂ some use ਨਹੀਂ ਕਰਾਂਗੇ। ਅਸੀਂ ਕੀ use ਕਰਾਂਗੇ, any use ਕਰਾਂਗੇ। ਠੀਕ ਹੈ। some ਕਿਹਦੇ ਨਾਲ ਆ ਜਾਂਦਾ ਹੈ positive ਦੇ ਨਾਲ। ਠੀਕ ਹੈ। positive sentence ਜਦੋਂ ਹੋਏਗਾ, ਉਦੋਂ ਆਪਾ some ਲਗਾਂਦੇ ਹਾਂ। so ਇੱਥੇ answer ਕੀ ਬਣੇਗਾ ਸਾਡਾ, second answer ਬਣੇਗਾ। ਠੀਕ ਹੈ ਜੀ। ਚਲੋ। next ਚਲੀਏ। ਹਾਂਜੀ।

ਹਾਂਜੀ। ਕੀ ਆਏਗਾ। copious ਦਾ ਕੀ ਆਏਗਾ। abandon less rare none of these ਠੀਕ ਹੈ। ਇਹ pictures ਤੁਹਾਡੇ cue ਵਾਸਤੇ ਹੈ। ਤੁਸੀਂ ਇਸ ਚੋਂ cue ਲੈ ਸਕਦੇ ਹੋ। ਹੁਣ ਦੇਖੋ ਭਈਆ ਕਹਿੰਦਾ ਹਾਏ ਕਿੰਨਾ ਜਿਆਦਾ ਕੰਮ ਹੈ। ਇੰਨਾ ਜਿਆਦਾ ਕੰਮ ਕਰਨਾ ਪਏਗਾ। ਹਨਾ ਕਿੰਨੀਆਂ files ਈ files ਆ। ਜਿਦਾਂ ਤੁਹਾਨੂੰ ਲੱਗਦਾ ਹਾਏ ਇੰਨਾ ਜਿਆਦਾ ਪੜ੍ਹਨਾ ਪਏਗਾ ਹਨਾ। so abandoned ਜਦੋਂ ਕੋਈ ਚੀਜ ਜਿਹੜੀ ਬਹੁਤ ਜਿਆਦਾ ਮਾਤਰਾ ਵਿਚ ਹੋਵੇ ਨਾ, ਬਹੁਤ ਜਿਆਦਾ ਹੋਵੇ। ਉਹਨੂੰ ਕੀ ਆਪਾ ਕਹਿੰਦੇ ਆ copious so less ਤੇ rare ਕੀ ਹੋ ਜਾਏਗਾ। ਬੱਚੇ ਇਹ ਦੋਨੋਂ ਕੀ ਹੋ ਜਾਣਗੇ, ਇਹਦੇ antonyms ਹੋ ਜਾਣਗੇ ਤੇ ਅੱਜ ਆਪਾ ਚਾਰ word ਸਿੱਖੇ ਕਿਹੜੇ ਕਿਹੜੇ copious abandon less ਤੇ rare ਠੀਕ ਹੈ ਇਦਾਂ ਹੀ ਰੋਜ vocabulary ਹੋਇਆ ਕਰੇਗੀ। ਨਾਲ ਹੀ antonyms ਨਾਲ ਹੀ synonyms ਤੁਹਾਨੂੰ ਮੈਂ ਸਿਖਾ ਦਿਆ ਕਰੂੰਗੀ। so less ਤੇ rare ਕੀ ਹੋ ਗਿਆ ਘੱਟ ਹੋ ਗਿਆ। abandon ਕੀ ਹੋ ਗਿਆ ਜਿਦਾਂ ਇਹਦੇ ਕੋਲ ਕਿੰਨਾ ਜਿਆਦਾ ਕੰਮ ਪਿਆ ਹੈ। ਜਿਆਦਾ ਹੋ ਗਿਆ। copious ਕੀ ਹੋ ਗਿਆ। ਜਿਆਦਾ ਹੋ ਗਿਆ। ਠੀਕ ਹੈ ਜੀ। ਚਲੋ। next stymie ਹਾਂਜੀ stymie ਐ ਮੈਂ short ਵੀ ਪਾਈ ਸੀ ਨਾ। ਐ ਮੈਂ short ਵੀ ਪਾਈ ਸੀ । ਅਗਰ ਕਿਸੇ ਨੇ ਦੇਖੀ ਹੋਵੇ। ਉਸ short ਨੂੰ ਦੇਖਿਆ ਹੋਵੇ ਤਾਂ short ਦੇ ਵਿੱਚ ਮੈਂ ਕਰਵਾਇਆ ਸੀ। so stymie ਦਾ ਕੀ ਮਤਲਬ ਹੁੰਦਾ ਹੈ, ਦੇਖੋ ਆ ਜਾ ਰਿਹਾ ਜਾ ਰਿਹਾ। ਫਿਰ ਇਹਨੂੰ ਮੁਸ਼ ਅਹ ਮੁਸ਼ਕਲ ਆ ਗਈ ਕੋਈ। ਫਿਰ ਜਾ ਰਿਹਾ, ਜਾ ਰਿਹਾ, ਫਿਰ ਮੁਸ਼ਕਲ ਆ ਗਈ ਕੋਈ। ਫਿਰ ਜਾ ਰਿਹਾ, ਜਾ ਰਿਹਾ, ਫਿਰ ਮੁਸ਼ਕਲ ਆ ਗਈ ਕੋਈ। so basically ਕੀ ਹੈ ਵੀ stymie ਦਾ ਮੰਤ ਅਹ ਮਤਲਬ ਕੀ ਹੁੰਦਾ hinder ਰੁਕਾਵਟ ਹਨਾ ਕੱਲ੍ਹ ਵੀ ਆਪਾ ਇੱਕ word ਕੀਤਾ ਸੀ ਨਾ। ਇਹ ਕੀ ਹੈ hinder ਰੁਕਾਵਟ ਹਨਾ। obstacle obstacle ਕੋਈ ਆ ਗਈ ਤਾਂ system sytmie ਥੋੜਾ advance word ਹੈ। ਨਾਲ-ਨਾਲ ਆਪਾ advance words ਵੀ ਆਪਾ ਕਰਾਂਗੇ। so stymie so allow ਕਰਨਾ। assist ਕਰਨਾ। ਇਹ ਕੀ ਹੋ ਜਾਣਗੇ, ਇਹਦੇ antonyms ਹੋ ਜਾਣਗੇ।

ਸਲਾਮ ਜੀ ਕੀ ਹਾਲ ਆ

ਬਸ ਵਧੀਆ ਕੀ ਕਰਨ ਦਈ ਕੁਸ਼ ਨੀ ਵੇਹਲੇ, ਕਰਨਾ ਕੀ

ਹੋਰ

ਚੰਗਾ ਆਉਣੀ ਐ ਤੈਨੂੰ ਪਤਾ ਸਾਡੇ ਏਥੇ ਸਾਡੇ ਹੇਥੇ ਇੱਕ ਓਹ ਖੁੱਲਿਆ ਰੈਸਟੋਰੇਂਟ ਖੁੱਲਿਆ

ਏਹ ਕਾਹਦੀ ਆਵਾਜ਼ ਆਉਣ ਡਈ ਵਿੱਚ